ਆਹੋ ਓਧਰ ਈ ਬਨਾਉਣਾ।

ਇਹਨੇ ਨੇ ਦਿੱਤੇ ਏ, ਤਿੰਨ ਕਮਰੇ ਦਿੱਤੇ ਏ। ਇੱਕ ਚ ਮੈ ਦੋਵਾਂ ਚ ਜੇੜੇ ਇੱਕ ਹੋਊਗਾ ਬੈਡ ਓ ਲਾਏ ਆ ਤੇ ਕੁਰਸੀਆਂ ਕਰਸੀਆਂ ਲਾਈਆਂ ਵਾ ਇਕ ਤੇ ਮੈ ਓ ਰੱਖੇ ਦੀਵਾਨ ਬੈਡ ਨਾਲੇ ਕੁਰਸੀਆਂ ਉਹ ਜਿਹੜੀਆਂ ਹੁੰਦੀਆਂ ਵ ਉਹ ਜਿਨੂੰ ਸੋਫੇ ਦੇ ਕਹਿ ਦਿੰਦੇ ਉਹ ਰੱਖੇ ਨੇ। ਅੱਛਾ ਅੱਛਾ ਇੱਕ ਚ ਮੈ ਉਹ ਰੱਖਿਆ ਵ ਮੰਜੇ ਦੇ ਉਹ ਦੂਸਰੇ ਓ ਰੱਖੇ ਆ ਨਿਆਣੇ ਓਦਰ ਹੀ ਸੋਂਦੇ ਹੈ ਚੱਲ ਫੇਰ ਵੀ ਚੰਗੇ ਨੇ ਜਿੰਨਾ ਨੇ ਤੈਨੂੰ ਘਰ ਦਿੱਤਾ ਆਪਣਾ ਚਾਲ ਇੱਥੇ ਆ ਜਾਓ।

ਅੱਛਾ ਅੱਛਾ! ਚੱਲ ਠੀਕ ਏ ਫਿਰ ਜੀਦਾ ਸਰਦਾ ਉਤਰਾ ਕਰੋ ਫਿਰ। ਚੱਲ ਠੀਕ ਆ, ਤੇਰੀ ਖੁਸ਼ੀ ਚ ਸ਼ਾਮਿਲ ਹੋਈ ਏ ਚੰਗੀ ਏ ਫਿਰ। ਆਹੋ, ਹੋਰ ਸੁਣਾ ਕਿ ਕਰਦੇ। ਕੁਛ ਨਹੀਂ ਕਰਨਾ ਕੀ ਏ ਬੱਸ ਵੇਹਲੀ। ਅੱਗੇ ਕਹਿ ਰਹੀ ਸ। ਕਿੰਨੇ ਦਿਨ ਹੋ ਗਏ ਕੋਈ Phone ਨਹੀਂ ਕੁਛ ਨਹੀਂ। ਲੈ, Phone ਦਾ ਗੁੱਸਾ।

ਠੀਕ ਈ ਚਾਹੀਦਾ। ਅਹ ਤੂੰ ਸੁਣਾ। ਹਾਂ ਠੀਕ ਏ। ਹੋਰ ਵਧੀਆ ਵਧੀਆ। ਹੋਰ ਰੋਟੀ ਬਣਾ ਲੀ। ਹਾਂ ਬਣਾ ਲੀ ਏ। ਖਾਣੀ ਹਜੇ ਖਾਣੇ ਆ ਠਹਿਰ ਕੇ। ਅੱਜ ਤੜਕੇ ਦੀ ਉੱਠ ਗਈ ਆ, ਨੀਂਦ ਜੀ ਬੜੀ ਆਣ ਰਹੀ ਏ। ਅੱਛਾ, ਸਵੇਰੇ ਕਿਉਂ ਉੱਠ ਜਾਨਿਓ। ਮੈ ਅੱਜ ਸਾਡੇ ਪੰਜ ਉੱਠ ਗਈ ਸਾ।

ਸਾਡੇ ਪੰਜ ਉੱਠ ਕੇ ਹੁਣ ਮੈਨੂੰ ਨੀਂਦ ਜੀ ਆਉਣਾ ਰਹੀ ਏ ਬੜੀ ਜਿਆਦਾ। ਅੱਛਾ ਅੱਛਾ। ਹੋਰ ਸੁਣਾ ਫਿਰ। ਹੋਰ ਬੱਸ ਵਧੀਆ ਵਧੀਆ, ਤੂੰ

ਠਹਿਰ ਕੇ ਕਰਾਣਾਗੇ ਚੱਲ ਚੰਗਾ, ਚੱਲ

ਘੱਟ ਕਰਨਾ। ਕੀੜਿਆਂ ਦਾ ਭੋਣ ਸ਼ਲ ਬੰਦੇ ਉਤਰਨਾ ਨੀ conductor ਨੇ ਵੀਰੂ ਨੂੰ ਝੁਨਯਾ । ਵੀਰੂ ਤਰਬਕਿਆ ਆ ਗਿਆ ਅੱਡਾ। ਉਸ ਕਾਹਲੀ ਨਾਲ ਝੋਲਾ ਚੁਕਿਆ ਲੱਗਾ ਗਲਤ ਜਗਾਹ ਉਤਰ ਗਿਆ, ਨਾ ਪੀਪਣੀ, ਨਾ ਥੜ੍ਹੀ, ਥੋੜੀ ਦੂਰ ਰਿਕਸ਼ੇ ਅਤੇ ਰੇਹੜੀ ਵਾਲਾ ਸੀ । ਸਾਊ ਕਿਹੜਾ ਅੱਡਾ ਏ? ਕਿੱਥੇ ਜਾਣਾ, ਸ਼ੇਖ਼ੂਪੁਰੇ, ਬੈਠੋ । ਇਕ ਨੇ ਰਿਕਸ਼ਾ ਅੱਗੇ ਕੀਤਾ, ਬਹਿਣਾ ਨਹੀਂ ਸਾਊ। ਰਿਕਸ਼ੇ ਵਾਲੇ ਨੇ ਬਿਨਾ ਕੁਸ਼ ਕਹੇ ਰਿਕਸ਼ਾ ਪਿੱਛੇ ਕਰ ਲਿਆ । ਵੀਰੂ ਰੇਹੜੀ ਵਾਲੇ ਵਲ ਹੋਇਆ । ਮੁੰਡੇ ਨੇ ਇਕ ਨਜ਼ਰ ਦੇਖ ਸਿਰ ਝਟਕਿਆ।

ਗੱਤੇ ਦੀ ਝੱਲ ਨਾਲ ਛੱਲੀ ਸੇਕਣ ਲਗਾ। ਨੇਕਦਾ, ਹਾਂ ਤੂੰ ਤਾ ਨਲਕੇ ਨੀ ਸੀ ਲਾਉਂਦਾ। ਵੀਰੂ ਨੇ ਯਾਦ ਕੀਤਾ ਛੱਡ ਤੇ। ਕਿਉਂ? ਟੂਟੀਆਂ ਲਗਦੀਆਂ ਸਰਕਾਰੋਂ ਆਪ ਬੀਜਿਆ ਤਕੜੀਆਂ ਤੁਸੀਂ, ਨਾ ਨਾ ਮੰਡੀਓ ਲਿਆਂਦੀਆਂ। ਫਿਰ ਰੁਕ ਕੇ ਕਿਹਾ, ਪਿਪਲੀ ਉਹ ਥੜੀ ਹੁੰਦੀ ਸੀ ਉਰੇ highway ਨੇ ਚੱਕ ਦੀ ਸਬ। ਹੁਣ ਤਾ ਉਰੇ ਬਸ ਨੀ ਖੜਦੀ ਸਿੱਧੇ ਮੂੰਹ, ਕਿਓਂ? ਭੂੰਡ ਜਾਂਦੇ ਆ local ਜਾਂ mini ਬੱਸਾਂ। ਮੈਨੂੰ ਤਾਂ ਸ਼ੇਖੂਪੁਰ ਨੀ ਦੀਹਦਾ ਕਿਤੇ। sheller ਆਲੇ ਚੱਕ ਲਿਆਏ ਅੱਡਾ ਪਿੰਡ ਤਾਂ ਪਿੱਛੇ ਰਹਿ ਗਿਆ। ਵੀਰੂ ਨੂੰ ਖਿੱਝ ਆਈ, ਹਊਕਾ ਲੈ ਪਿੱਛੇ ਨੂੰ ਉਹ ਹੋ ਤੁਰਿਆ। ਹੱਦ ਹੋ ਗਈ, ਸਾਲ ਵਿਚ ਹੀ ਹੋਵੇ ਹੇਠਲੇ ਉਤੇ ਪਿੰਡ ਨੂੰ ਮੁੜਦੇ ਦੂਰ ਤੱਕ ਦੇਖਿਆ। ਕਈ ਕੁਝ ਬਦਲ ਗਿਆ ਸੀ, ਅੰਬਰਸਰੀਆਂ ਦੇ ਖੇਤਾਂ ਵਿਚ ਗੁਦਾਮ ਹੀ ਗੁਦਾਮ ਸਨ। ਕਿਸੇ ਨੇ ਦਿਓ ਕੱਦ ਮੱਛਰਦਾਨੀਆਂ ਤੇ ਤੰਬੂ ਤਾਣ ਰੱਖੇ ਸਨ। ਕਹਿੰਦੇ

ਨਾ ਬਾਗ, ਓਹ ਦੀ ਥਾਂ ਭੱਠਾ ਸੀ। ਅੰਦਰ ਕਿਤੇ ਪੀਹਣ ਹੋਏ ਲੋਕ ਅੰਨਪੂਰਣਾ ਹੀ ਕਰ ਰਹੇ ਸਨ, ਮੈਂ ਤਾਂ ਸਰਾਪ ਦੂ ਧਰਤੀ। ਫਿਰਨੀ ਪਾਰ ਕਰ ਗੁਰਦੁਆਰੇ ਲਾਗੇ ਆਇਆ ਤਾਂ ਭਾਈ ਨੇ ਸਿਰ ਤੋਂ ਉੱਚੇ ਹੱਠ ਜੋੜੇ, ਵਾਹ ਜੀ ਵਾਹ ਬੜੇ ਭਾਗ ਲਾਏ ਰਾਜਾ ਜੀ, ਪਛਾਣ ਲਿਆ, ਸੋ ਬਿਸ਼ਨੀ ਮੈਣ ਰਾਜੀ ਖੁਸ਼ੀ। ਕਹਿ ਦਾਤੇ ਦੀ, ਕਰਮਾ ਆਏ ਭਾਈ ਜਿਹੜਾ ਕੁਣਕੇ ਵੀ ਸ਼ੱਕ ਐ, ਹੈ ਇੱਛਾ ਤਾਂ ਬੋਲੋ ਵਾਹਿਗੁਰੂ। ਐਸ ਵੇਲੇ, ਪੁਰਬ ਸੀ, ਹੁਣੇ ਛੱਕ ਕੇ ਗਈ ਐ ਸੰਗਤ। ਲੈ ਬੋਲ ਤਾ ਫਿਰ। ਵੀਰੂ ਝੋਲਾ ਅਤੇ ਡਗੋਰੀ ਕੰਧ ਨਾਲ ਟਕਾ ਤਪੜ ਕੇ ਬੈਠ ਗਿਆ। ਸੇਵਾਦਾਰ ਲੰਗਰ ਪਾਣ ਲੱਗਾ ਤਾਂ ਵੀਰੂ ਨੇ ਆਦਤਨ ਮੂੰਹ ਪਰਾਂ ਕਰ ਲਿਆ। ਖੁੱਲਾ ਗੱਫਾ ਸਿੰਘ ਜੀ। ਭਾਈ ਵੀਰੂ ਦੀ ਕਜਾ ਬਾਰੇ ਜਾਣਦਾ ਸੀ। ਇਸ ਮੌਕੇ ਵੀਰੂ ਪੈਰਾਂ ਭਾਰ ਬੈਠ ਕੇ ਖਾਣਾ ਸ਼ੁਰੂ ਕਰਦਾ। ਨਿੱਠ ਕੇ ਬਹਿ ਜਾਣ ਤੱਕ ਖਾਂਦਾ। ਦੁਸੇ ਦੀ ਕੜਾਹ

ਭਾਬੀ ਈਸਰੋ, ਬੰਤੀ, ਲੈਂਬਰ ਤੇ ਕੀਨੂ ਹੁਬ ਕੇ ਮਿਲੇ ਤਾਂ ਚਿੱਤ ਖਿੜ ਉਠਿਆ। ਬੰਦ ਪਏ ਘਰ ਦਾ ਜੰਗਾਲਿਆ ਤਾਲਾ ਮੁਸ਼ਕਿਲ ਨਾਲ ਖੁਲਿਆ ।

ਆਇਆ ਖੜਾ ਸੀ। ਟਿਕੇਗਾ ਕੇ ਹੱਥ ਲਾ ਕੇ ਮੁੜੇਗਾ, ਈਸਰੀ ਨੇ ਪੁੱਛਿਆ। ਤੂੰ ਦਸ ਹੈ ਕਮਰਾ। ਮੇਰੇ ਤੋਂ ਪੁੱਛ ਕੇ ਗਿਆ ਸੀ। ਤੈਨੂੰ ਕੀ ਲੱਗਦਾ, ਤੇਰੀਆਂ ਤੂੰ ਜਾਣ। ਮੈਂ ਕੀ ਕਰਨਾ, ਮੁਕ ਗਿਆ ਆਣ ਜਾਣ, ਈਸਰੀ ਨੇ ਵੀਰੂ ਵੱਲ ਗੋਹ ਨਾ ਝਾਕਿਆ। ਕਿਸੇ ਨਿਸ਼ਚੇ ਦੀ ਅਡੋਲਤਾ ਦੇਖ ਉਹ ਖੁਸ਼ ਹੋਈ। ਛੇਤੀ ਨਾਲ ਕੋੜਮੇ ਦੀਆਂ ਕੁੜੀਆਂ ਸੱਦ ਲਿਆਈ। ਤਿਰਕਾਲਾ ਤੱਕ ਘਰ ਸੰਭਰ ਦਿੱਤਾ ਗਿਆ। ਹਰ ਮਿਲਣ ਆਇਆ ਵੀਰੂ ਦਾ ਸਿੱਖੀ ਸਰੂਪ ਅਤੇ ਸ਼ਹਿਰ ਛੱਡ ਕੇ ਆਉਣਾ, ਹੈਰਾਨੀ ਨਾਲ ਝਾਕਦਾ ਤੇ ਪਰਤ ਜਾਂਦਾ। ਰਾਤ ਉਤਰਦੀ ਦੇਖ ਈਸਰੀ ਨੇ ਪੁੱਛਿਆ, ਰੋਟੀ ਟੁੱਕ ਦੀ ਦੱਸ। ਆਉਦੇ ਨੇ ਲੰਗਰ ਛੱਕ ਲਿਆ। ਚੱਲ ਇਕ time ਹਾਜਰੀ ਲੈ ਕੇ ਆਓ ਮੈਂ, ਅੱਗੋਂ ਆਪਦੀ ਆਪ ਸੇਕ ਲਈ ।

ਵੀਰੂ ਦੇ ਅੱਥਰੂ ਉਮੜ ਆਏ ਤੇ ਸਿਮਰਤੀਆ ਵਿਚ ਜਾ ਡਿੱਗੇ । ਵੀਰੂ ਦੇ ਪੁਰਖੇ ਕਦੋਂ ਪਿੰਡ ਵਿਚ ਆਏ ਕੋਈ ਨਹੀਂ ਸੀ ਜਾਣਦਾ, ਵੀਰੂ ਬਾਰੇ ਸਭ ਜਾਣਦੇ। ਉਹ ਖੁਸ਼ੀ ਅਤੇ ਰੱਖੀ ਦੇ ਓਦਰ ਵਿਚ ਤ੍ਰਿਖਣ ਬਣ ਕੇ ਆਇਆ। ਨਹਿਸ਼, ਨਿਛੱਤਰ ਮਾਂ ਪਿਓ ਤੇ ਭਾਰੂ, ਕੋਸ਼ੀਏ ਦੀ ਵੀਹ ਵੀਹ ਪਿੰਡਾਂ ਵਿਚ ਜਜਮਾਨੀ। ਉਹਨੇ ਸੈਂਕੜੇ ਗੰਢਾਂ ਢੋਈਆਂ, ਸਿਰ ਜੋੜੇ, ਮੰਗਣੇ, ਵਿਆਹ

ਗੰਢਾਂ ਸੁਨੇਹੇ ਲੈ ਕੇ ਡਾਂਡੇ ਮੀਂਢੇ ਜਾਂਦਾ। ਸਾਈਕਲ ਲਾਰੀ ਤੋਂ ਪਹਿਲਾ ਜਾ ਖੜਦਾ। ਖੁਸ਼ੀ ਨੇ ਚਾਹਿਆ ਵੀਰੂ ਜਜਮਾਨੀ ਸੰਭਾਲੇ, ਇਵੇਂ ਹੋਇਆ। ਜਿਵੇਂ ਵੀਰੂ ਦਾ ਵਿਆਹ ਮੂਰਤੀ ਨਾਲ ਹੋਇਆ ਮੂਰਤੀ ਵਰ ਬਣ ਕੇ ਘਰ ਵਿਚ ਉਤਰੀ ਪਰ ਵੀਰੂ ਦੇ ਤ੍ਰਿਖਣ ਹੋਣ ਦਾ ਸਰਾਪ ਬੰਬ ਬਣ ਕੇ ਡਿੱਗਿਆ। ਖੁਸ਼ੀਆਂ ਅਤੇ ਰੱਖੀ ਵਾਂਢੇ ਗਏ, ਰੇਲ ਗੱਡੀਆਂ ਦੀ ਟੱਕਰ ਵਿਚ ਹੀ ਵੱਢੇ ਗਏ। ਕਿਰਿਆ ਕਰਮ ਲਈ ਕੱਪੜੇ ਵੀ ਨਾ ਲੱਭੇ। ਐਸੀ ਹਾਲਤ ਵਿਚ ਵੀ ਮੂਰਤੀ ਡੋਲੀ ਨਾ, ਘਰ ਦਾ ਸਾਰਾ ਭਾਰ ਉਸਨੇ ਚੁੱਕ ਲਿਆ, ਵੀਰੂ ਨੇ ਜਜਮਾਨੀ ਸਾਂਭ ਲਈ। ਵੀਰੂ ਦੇ ਨੈਣ ਨਕਸ਼ ਜਿਤਨੇ ਸਾਧਾਰਨ ਸਨ, ਮੂਰਤੀ ਉਨੀ ਹੀ ਖੂਬਸੂਰਤ। ਜਿਥੇ ਜਾ ਖੜਦੀ ਚਾਨਣ ਖਿਲਰ ਜਾਂਦਾ। ਸਡੋਲ ਅੰਗ, ਤਿੱਖੇ ਨਕਸ਼, ਹੱਥਾਂ ਦੇ ਸੁੱਚੇ ਸੰਧੂਰੀ ਰੰਗ, ਕਿਸੇ ਕੰਨਿਆ ਨੂੰ ਵਟਣਾ ਮਲਦੀ, ਕੰਨਿਆ ਨੂੰ ਮੂਰਤੀ ਦਾ ਰੂਪ ਹੀ ਚੜਣ ਲੱਗਦਾ। ਖਾਰੇ ਚਾੜਦੀ ਤਾਂ ਉਹਦੇ ਹੱਥੇਂ ਡਿੱਗਿਆ ਪਾਣੀ ਸਿਰਵਰਾ ਹੋ ਉਠਦਾ। ਡੋਲੀ ਨਾਲ ਜਾਂਦੀ ਤਾਂ ਲਾੜੇ ਮੂਰਤੀ ਲਈ ਤੜਪ ਉਠਦੇ। ਉਹਦਾ ਰੂਪ ਦਾ ਡੰਕਾ ਮਾਰਦਾ, ਝੋਬਰ ਹੋਕੇ ਭਰਦੇ, ਧੰਨ ਜਿਗਰਾ ਨਾਈਆ ਦਾ ਜਿਨ੍ਹਾਂ ਨੈਨ ਜੱਟਾਂ ਨਾਲ ਤੋਰੇ। ਜਿਸ ਦਿਨ ਤੋੰ ਮੂਰਤੀ ਚੱਠਿਆਂ ਦੀ ਧੀ ਨੂੰ ਇੱਕ ਨੌਸਰਵਾਜ ਬਲੈਤੀਏ ਦੀ ਸੇਜ ਤੋਂ ਸੁੱਚੀ ਚੁੱਕ ਲਿਆਏ ਸੀ, ਆਲੇ ਦੁਆਲੇ ਦੇ ਪਿੰਡਾਂ ਨੇ ਮੂਰਤੀ ਸਿਰ ਤੇ ਚੁੱਕ ਲਈ। ਚੱਠੇ ਧੀ ਦੀ ਡੋਲੀ ਤੋੜਨ ਲੱਗੇ ਤਾਂ ਬਲੈਤੀਏ ਮੁੰਡੇ ਨੇ ਨੈਣ ਦੇ ਨਾਲ ਜਾਣ ਤੇ ਨੱਕ ਵੱਟਿਆ। ਮੂਰਤੀ ਅੜ ਕੇ ਨਾਲ ਗਈ। ਬਲੈਤੀਏ ਨੇ hotel ਵਿਚ ਰਹਿ ਕੇ ਵਿਆਹ ਕੀਤਾ ਸੀ। ਇਕ ਬਹਿਰੇ ਨੇ

ਤਾ ਉਹਨੂੰ ਕਿਸੇ ਸਾਜਿਸ਼ ਦੀ ਬੂ ਆਈ। ਉਸ ਬਜੁਰਗ ਨੇ ਬਹਿਰੇ ਦੇ ਪੈਰ ਜਾ ਫੜੇ, ਪਤਾ ਲੱਗਾ ਮੁੰਡਾ ਵੀ ਬਲੈਤੀਆ ਨਹੀਂ ਸੀ ਅਤੇ ਰਾਤੋ ਰਾਤ ਕੁੜੀ ਨੂੰ ਨਾਲ ਲੈ ਕੇ ਪੱਤਰਾਬਾਦ ਜਾਣ ਵਾਲਾ ਸੀ। ਮੂਰਤੀ ਆਪਣੀ ਸੋਨੇ ਦੀ ਮੁੰਦੀ ਬਹਿਰੇ ਦੇ ਮੁੱਠੀ ਵਿਚ ਘੁੱਟ ਕੁੜੀ ਨੂੰ ਲੈ ਕੇ ਖਿਸਕ ਆਈ। ਉਸ ਦਿਨ ਤੋਂ ਬਾਅਦ ਮੂਰਤੀ ਦੀ ਦਲੇਰੀ ਲੋਕ ਉਸ ਪੰਛੀ ਨਾਲ ਕੇ ਦੇਖਣ ਲੱਗੇ ਜਿਹੜੇ ਸ਼ੇਰ ਜਿਹੜਾ ਸ਼ੇਰ ਦੇ ਉਬਾਸੀ ਲੈਣ ਸਮੇਂ ਉਹਦੇ ਦਾੜ ਵਿਚੋਂ ਮਾਸ ਦੀ ਬੋਟੀ ਕੱਢ ਕੇ ਉੱਡ ਜਾਂਦਾ ਸੀ। ਫਿਰ ਉਮਰੋਂ ਢਾਲੇ ਪੈਣ ਜਾਣ ਤੱਕ ਅਤੇ ਆਪਣੇ ਦੋ ਪੁੱਤਰਾਂ ਮੱਦੀ ਤੇ ਕੰਤੂ ਦੇ ਵਿਆਹ ਹੋਣ ਤੱਕ ਐਸੇ ਕਈ ਕਿੱਸੇ ਜਿਹੜੇ ਵਾਪਰੇ ਜੋ ਮੂਰਤੀ ਦੀ ਸਿਆਣਪ ਨਾਲ ਜੁੜਦੇ ਚਲੇ ਗਏ। ਉਹ ਰੂਪ ਅਤੇ ਇਖਲਾਕ ਪੱਖੋ ਇਤਨੀ ਸਚਿਆਰੀ ਸੀ ਓਹ ਦੀ ਹਾਜਰੀ ਵਿਚ ਲੋਕ ਆਪਣੀਆ ਧੀਆਂ ਸੁਰੱਖਿਅਤ ਹੋਣ ਦੀ ਸੌਹ ਖਾਂਦੇ। ਵੀਰੂ ਮੂਰਤੀ ਤੋਂ ਵੀ ਓਤੇ, ਲੋਕ ਓਹਨੂੰ ਵੀਰੂ ਰਾਜਾ ਕਹਿ ਕੇ ਵਡਿਆਓਦੇ। ਵੀਰੂ ਨੇ ਵੀ ਰੱਖ ਵਖਾਈ ਤੇ ਜਜਮਾਨ ਨਾਲ ਕਿਹਾ, ਨਾ ਝੂਠ ਬੋਲਦਾ ਨਾ ਬੋਲਣ ਦਿੰਦਾ। ਕਿਹਰਾ ਇਕ ਜੱਟ ਨੇ ਉਹਦੇ ਜਜਮਾਨ ਨੂੰ ਦੂਰੋਂ ਉਗਲੀ ਘੁੰਮਾ ਕੇ ਬਗਾਨੇ ਖੇਤ ਦਿਖਾ ਦਿੱਤੇ। ਘਰ ਦੀ ਦਿੱਖ ਤੋਂ ਲੱਗਾ ਇਹ ਇਤਨੀ ਮਾਇਆ ਦਾ ਮਾਲਕ ਨਹੀ। ਜਜਮਾਨ ਚਾਹ ਪਾਣੀ ਪੀਣ ਲੱਗਾ ਤਾਂ ਵੀਰੂ ਉਨ੍ਹਾਂ ਖੇਤਾਂ ਵਿਚ ਜਾ ਖੜਿਆ ਕਿਹਾ, ਸਣਾ ਜੱਟ ਨੇ ਆਪਣੇ ਖੇਤਾਂ ਵਿਚੋਂ ਬਰਫੀ ਲੈਣ ਭੇਜਿਆ। ਅੱਗੋਂ ਅਸਲੀ ਮਾਲਕ ਪੈ ਨਿਕਲਿਆ, ਉਸ ਕੰਜਰ ਦੇ ਕਿਥੋਂ ਆ ਗਿਆ ਖੇਤ। ਭਰੀ ਪੰਚਾਇਤ ਵਿਚ ਭਾਂਡਾ ਭੰਨ ਦਿੱਤਾ। ਇਵੇਂ ਉਹਦੇ ਇਕ ਜਜਮਾਨ ਨੇ ਇਕ ਮੁੰਡੇ ਹੱਥ ਰੁਪਿਆ ਧਰਿਆ। ਕੁੜਮਾਈ ਦੀ ਮੁੰਦਰੀ ਪਾਉਣ ਲਗੇ ਤਾ ਵੀਰੂ ਨੂੰ ਲਗਾ ਇਹ ਉਹ ਮੁੰਡਾ ਨਹੀਂ ਵੀਰੂ। ਵੀਰੂ ਇਹ ਆਖ ਮੁੰਦਰੀ ਵਾਪਿਸ ਕਰਵਾ ਦਿਤੀ ਖੁਲੀ ਮੁੰਦਰੀ ਸ਼ੁਬ ਨਹੀਂ ਹੁੰਦੀ। ਮੁੰਡੇ ਵਾਲੇ ਧਿਰ ਨੇ ਕਿਹਾ ਤਾ ਗੱਲ ਜਾਵੇਗਾ। ਵੀਰੂ ਅੜ ਗਿਆ ਜਜਮਾਨ ਕੋਈ ਬੇਇਤਬਾਰੀ ਏ, ਪਿੱਛੋਂ ਨਸ਼ਕ ਹੋਇਆ। ਉਹ ਇਕ ਅਸਾਨ ਰੋਗ ਵਾਲਾ ਮੁੰਡਾ ਮੜ ਰਹੇ ਸਨ। Hello ਹੇਲ੍ਲੋ ਹਾਂਜੀ ਸਾਸਰੀਕਾਲ ਜੀ ਹੋਰ ਕੀ ਹਾਲ ਚਲ ਆਯ ਤ੍ਵਾਦਾ ਹਾਂਜੀ ਸ਼ਾਸ਼੍ਰੀਕਲ ਜੀ ਹਾਂਜੀ ਵਾਦਿਯ ਜੀ ਤੁਸੀਂ ਦਸੋ ਤ੍ਵਾਦਾ ਕੀ ਹਾਲ ਚਲ ਆ ਜੀ ਟੀ ਇਸ ਬਰੀ ਮੈਂ ਤਵਾਡੀ ਨਾਲ ਵੇ Detail ਥੋਰੀ ਸੰਜੀ ਕਰ ਲਿਯਾ ਕੁੰਕ੍ਯ ਮੇਨੂ ਇਸ ਬਰੀ ਜਾਣਕਾਰੀ ਤਾ ਹੈ ਨਹੀ ਪਤਾ ਨਹੀ Proper ਸਹੀ ਹੈ ਯਾ ਨਹੀ ਜੋ ਵੇ ਮੈਂ Read ਕਰਦੀ ਪਾਈ ਆਂ ਹਾਂਜੀ ਹਾਂਜੀ ਜੀ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਦਸੋ ਜਿਨਾ ਤੁਸੀਂ Read ਕੀਤਾ ਹੈ ਹਾਂਜੀ ਜ਼ਰੂਰ ਜੀ ਕਹਿੰਦੇ ਆਕਸਫੋਰਡ ਯੂਨੀਵਰਸਿਟੀ ਬਰਤਾਨੀਆ ਦੇ ਸ਼ਹਿਰ ਆਕਸਫੋਰਡ ਚ ਇਕ ਯੂਨੀਵਰਸਿਟੀ ਹੈ ਇਹ ਦੁਨੀਆਂ ਦੀ ਦੂਸਰੀ ਸਬਤੋ ਪੁਰਾਣੀ ਤੇ ਅੰਗਰੇਜ਼ੀ ਬੋਲਾਂ ਵਾਲੀ ਦੁਨੀਆ ਦੀ ਸਬਤੋ ਪੁਰਾਣੀ University ਹੈ ਇਥੇ ਗ਼ੈਰਵੀਂ ਸਦੀ ਮਤਲੱਬ ਇਥੇ ਗ਼ੈਰਵੀਂ ਸਦੀ ਦੀ ਪੜਾਈ ਹੋ ਰਹੀ ਹੈ University ਚ ਤੇਜੀ ਨਾਲ ਵਾੱਦਾ ਹੋਇਆ ਜਦੋ ਅਬਗਰੇਜ ਬਾਦਸ਼ਾ ਹੈਰਾਨੀਸੀ ਨੇ ਅੰਗਰੇਜ਼ੀ ਮੱਤਲਬ ਵਿਦਿਆਲਾ ਵਿਦਿਆਰਥੀਆਂ ਨੂੰ ਬੀਟ ਦੇ ਕਤਲ ਮੈਗਰੀ ਪੈਰਿਸ ਯੂਨੀਵਰਸਿਟੀ ਚ ਪੜ੍ਹਨ ਤੋਂ ਰੋਕ ਦਿੱਤਾ ਟੀ ਬਾਰਾ ਸੋ ਨੂ ਚ ਏਥੀ ਡੀ ਵੇਸ੍ਨਿਕਾ ਨੀ ਵੇਦ੍ਯਾਤੇਯਨ ਵੇਚ ਕਰ ਏਕ ਰ੍ਫ੍ਰਾ ਪਾ ਗੇਯ ਸੇਜ ਤੂੰ ਏਥੀ ਲੋਗ Cambridge ਨਾਸ ਗੀ ਅਤੀ ਇੰਜ Cambridge ਚ ਕੈਬ੍ਰੀ ਉਨਿਵੇਸਤੀ ਦੀ ਨੀ ਪੈ ਦੋਉਵ੍ਯਨ ਉਨਿਵੇਸ੍ਤੇਆਂ ਰਾਲ੍ਦੇਆਯਨ ਵੇ ਹੁਣ ਪਰ ਦੋਨਾ ਚ ਜੋਰ ਵੇ ਬਾਰਾ ਪੁਰਾਨ ਹੈਂ ਟੀ ਬਾਰਾਂ ਸੋ ਨਾਨਿਗਾ ਡੀ ਵੇਚ University College Oxford ਬਣਨ ਵਾਲਾ ਫਲਾ College ਸੀ ਦੋ ਹਜ਼ਾਰ ਅਠ ਵੇਚ ਰੰਘੇਨ oxford University ਆਖਰੀ ਏਕ੍ਸ੍ਫੋੜੇ ਉਨਿਵੇਸ੍ਤੇਰੀ University ਦਯਾਨ ਵੇਦੇਯਾਂ ਉਨਿਵੇਸ੍ਤੇਰੀ ਆਂ ਚੁਣ ਉਤਲੀ ਪਰ ਹੇਅਰ ਦੀ ਰਹਨ ਵਾਲੀ University ਹੈ Oxford ਲੇਘਾ ਤਾਰ ਦੁਨੇਯਾਂ ਦਯਾਨ ਦਸ ਵਾਦੇਯਾਂ University ਵੇਚ ਆਰਹੀ ਅਹਿਨ ਏਹੀ ਜੀਰਾ ਰੂਪ ਵੇਦੇ ਡੀ ਖੁਜ ਪਰਖ ਕਰਨ ਵਾਲ੍ਰਾਂ ਉਨਿਵੇਸ੍ਟਾਯਨ ਚ ਘਿਨੀ ਜਾਂਦੀ ਹੈਂ University ਪਢ਼ਾਈ ਹਫਤਾ ਵਾਰ Tutorial day ਤੁਰੇਆਲ ਤਾਤੁਰੇਆਲ ਡੀ ਹੁਦੀ ਨਾਲ ਉਸਤਾਦਾਂ ਡੀ lecture laboratory practical ਡੀ ਦੁਆਲ੍ਯ ਕਾਮਰੀ ਆਯ ਜਿਸ ਨੂ ਏਕ੍ਸ੍ਫੋੜੇ ਡੀ ਕੋਲ੍ਲੇਗੇ ਡੀ Oxford ਆਪ ਬੰਦੁ ਬਸ੍ਤ ਕਰਦੀ ਹੁਣ ਇਹੀ university thirty eight ਕੋਲ੍ਲੇਜਯ ਟੀ Private ਹਾਲਾ ਨਾਲ ਰਲ ਕੀ ਬੰਦੀ ਹੈਂ ਏਸ University ਡੀ ਪਰਯ ਹੂਯ ਲੋਗ ਵਾਦੇ ਵੇਦ੍ਯਾਰਤੀ ਵ੍ਦ੍ਯਾਨੀ ਫੋਜੀ ਫੋਜੀ ਸੇਹਾਸੀ ਲਘੁ ਟੀ ਲਿਖਾਰੀ ਮਨੀ ਜਾਨ੍ਦੁਯ ਹੁਣ University ਡੀ ਬਾਤੀ ਵ੍ਦ੍ਯਾਰ ਤੇਯਾਂ ਨੀ ਸ੍ਕੋਕੇ ਵੇਚ Science ਵਿਚ Noble ਇਨਾਮ ਵੇ ਜਿਤ੍ਯਾ ਹੈ ਇਥੀ ਤਕ ਟੀ ਮੈਂ Read ਕੀਤਾ ਹੂਯ ਆਯ ਇਸ ਤੂੰ ਅਘੀ ਤੁਆਨੁ ਕੁਛ ਪਤਾ ਆਯ ਟੀ ਤੁਸੀਂ ਦਸ ਸਕਦੀ ਊ ਹਨ ਜੀ ਇਸ ਤੂੰ ਅਘੀ ਮਾਨਿਨ ਤੁਵਾਨੁ ਇਏਨਾ ਡੀ ਜੋਰੇ ਬਰੀ ਦਸ੍ਦੇਂਦੀ ਆਂ ਖਾਨ ਡੀ ਜੀਰੀ ਏਕ੍ਸ੍ਫੋੜੇ ਉਨਿਵੇਸ੍ਟੋਰੀ ਬੇਰ੍ਤੇਯਾਂ ਦੀ ਖੁਜ ਵੇਚ ਅਘੀ ਵਾਦ ਡਿਯਨ ਉਨਿਵੇਸ੍ਤਾਨ ਦੀ ਟੋਲੀ ਰਸਾਲ Group ਵੇਚ ਉਂਦੀ ਆਯ ਏਕ ਉਬਰਨ Group ਜੀ ਪੈ ਲੇਆਦ ਓਫ਼ ਉਰਿਪੇ ਏਨ੍ਸ਼ਾਰਚ ਉਨਿਵੇਸ੍ਟੋਰੀ ਇੰਟਰਨਲ ਲੀਨੇ ਓਫ਼ ਰੇਸੁਰ੍ਕੇ ਉਨਿਵੇਸ੍ਟੋਰੀ ਵੇ ਚੰਗੀ ਆਯ ਆਯ

ਟੀ ਖੰਡੀ ਦਾਖਲੀ ਡੀ ਵੇਚ ਆਪਾਂ ਆਯ ਖ ਸ੍ਖ੍ਡੀ ਆਂ ਕੀ ਬੇਰ੍ਤਾਨੇਯਨ ਦਯਾਨ ਦੋਜੇਆਯਨ ਉਨਿਵੇਸ੍ਤੇਯਾਂ ਬਣਾਓ ਏਥੀ ਵੇ ਸਤਰੰ ਯਾ ਅਥਾਰਿ ਉਨੀ ਵਾਰੀ ਡੀ ਹੂ ਕੀ Under graduate ਪੇਰਹਿ ਕਰ ਸਕਦੀ ਆਂ ਨੀ ਪਰ ਆਹੀ ਘੁਲ ਪਕੀ ਨੀ ਏਸ ਤੂੰ ਥਾਲੀ ਯਾ ਅਠੀ ਦੀ ਉਮੇਰ ਵਾਲੇਆਯਨ ਨੂ ਵੇ ਦਾਖਲਾ ਮਿਲ ਸਕਦਾ ਆਯ ਟੀ ਸਿਰਫ ਏਕ College ਹਾਫ਼ ਮੰਸ੍ਟਰ ਮੂਨ ਚਰਚੇ ਵੇਚ ਏਕੀ ਉਮੇਰ ਡੀਵੇਚ ਦਾਖਲਾ ਮਿਲਦਾ ਆਯ ਕਈ ਨਿਕੀ ਉਮੇਰ ਡੀ ਬਾਲਣ ਨੂ ਵੇ ਏਥੀ ਦਾਖਲਾ ਮਿਲਯਾ ਜੇਰਨਾ ਦਾਖਲੀ ਦੀ ਮੁਦ੍ਰਿ ਸ਼ਰਤ ਜਾਣੀ Matric ਕੀਤੀ ਹੂਯ ਦੀ ਸ਼ਰਤ ਪੂਰੀ ਕੀਤੀ ਪੰਦਰਾਂ ਅਚ੍ਤੋਬੇਰ ਤੂੰ ਦਾਖਲੀ ਲੈ ਲਿਖਣਾ ਪੈਂਦਾ ਆਯ ਟੀ ਮੰਤਾਨ ਡੀ ਵੇਕ੍ਜ ਆਪਾਂ ਹਨ ਜੀ ਮੰਤਾਨ ਬਰੀ ਮੀਨੁ ਵੇ ਥੋਰਾ ਪਤਾ ਮੈਂ ਹੀ ਤੁਵਾਨੁ ਦਸ ਦੇਂਦੀ ਆਂ ਮੈਂ ਹੁਣੀ Read ਕੀਤਾ ਸੀ ਏਸ ਬਰੀ ਧ੍ਖਣਾ ਸਹੀ ਹੈਂ ਯਾ ਨਹੀ ਤੇਸੀ ਫੇਰ ਦਸ ਦੇਣਾ Correct ਕਰ ਦੇਣਾ ਕੀ ਦੋ ਹਜ਼ਾਰ ਬਾਰਾਂ ਵੇਚ ਤੇਰ੍ਮਿਸ ਨੀ ਦੁਨੀਆਂ ਡੀ ਏਕ ਸ੍ਪ ਉਨਾਜਾ ਡੇਸ਼ਨ ਵੇਚ ਸਤਰੰ ਹਜ਼ਾਰ ਪੰਸੋ ਚ੍ਰਾਂਜਾ ਪਢ਼ਾਈ ਨਾਲ ਰਲਦੀ ਲੋਕਾਂ ਕੋਲੁਨ

ਇਸ ਰੂਪ ਵੇਚ ਦੋ ਹਜ਼ਾਰ ਬਾਰਾਂ ਵੇਚ ਆਯ ਦੋ number ਟੀ ਸੀ club ਅਤੀ seminar ਟੀ ਦਰੀ ਥੋਰਾ ਦੇਖਿਆ ਹੂਯ ਆਯ ਇਸ ਬਰੀ ਏਜੰਡਾ ਆਯ ਕੀ ਕਲ ਕਾਲਜਾ ਵੇਸ਼ ਕਰ ਖਿਦਾਂ ਹੁੰਦੇਆਯਨ ਨੀ ਜਿਨਾ ਨੂ ਆ purse ਦਾ ਨਾਮ ਦੇਤਾ ਜੰਦਾ ਆਯ ਏਡੀ ਨਾਲ ਪੇਰਾਕੁਨ ਡੀ ਖਿਡ club ਨੀ ਜਿਥਯ ਵਾਦੇਯਾ ਪਾਦੇਦੀਆਂ ਖਿਦਾਂ ਹੁੰਦਾਂ ਨੀ ਪਰ ਅਖ ਅਹ ਦੇਰ ਵਾਰੀ ਹੁੰਵਾਂ ਲੀ cambridge ਨਾਲ ਖਿਦਾਂ ਟੀ ਖਿਰ੍ਨ੍ਦੀ ਹੈਂ ਖੁਸ਼ਤੀ ਦੁਰ ਸਬ ਤੂੰ ਅਘੀ ਟੀ ਜਿਨੂ ਵੇ tv ਟੀ ਵੇ ਪਜਨ ਲਖ ਤੂੰ ਏਕ ਕਰੂਰ ਵੇਚ ਵਾਚ ਡੀਨ ਨੀ ਖਿਦਾਂ ਵੇਚ ਜੇਟ ਨਾਵਣ ਨੂ ਲੀ ਕੀ ਮਤਲਬ ਲਾਂ ਨੂ ਸਬ ਤੂੰ ਵਾਦਾ ਇਮਾਨ ਏਕ ਨੀਲਾ ਰਿਵ੍ਨ ਦੇਤਾ ਜਾਂਦਾ ਆਯ ਚੁਰੁਣ ਅਤੀ ਏਕ੍ਸ੍ਫੋੜੇ ਸਟੂਡੇੰਟ ਪ੍ਰਕੁਆਂ ਡੀ ਹ੍ਫ੍ਟੀ ਚ ਆਯ ਏਕ ਵਾਰੀ ਸ਼ਪੇਨ ਵਾਲੀ ਅਖਬਾਰ ਨੀ ਅਸੀਸ magazine ਔਲ ਜੇਰ੍ਨਲ ਓਕ੍ਸਿਮੋਰੋੰ ਟੀ ਓਕ੍ਸੋਨਿਲ ਰੇਵਿਯੂ ਓਥੀ ਦੇ review ਨੀ ਆ ਟੀ ਓਕ੍ਸਿਦੇ ਰਡਿਓ university ਦਾ radio station ਆਯ ਕਾਯੀ ਕੋਲ੍ਲੇਗਾਂ ਡਿਯਨ ਮੋਸਿਕ਼ੀ ਟੀ ਡ੍ਰਾਮਾ ਸੰਗਤਾਂ ਨੀ ਪਾਰ੍ਹਾਕੋ ਸੰਗਤਾਂ ਵਿਚ ਓਕ੍ਸ੍ਫੋਰਡ ਉਨਿਵੇਰ੍ਸਿਟੀ ਸ੍ਕਿਏਨ੍ਕ੍ਯ ਸੰਗਤ ਦੁਨਿਯਾ ਡਿਯਨ ਪੁਰਾਨਿਯਾਂ ਸੰਗਤਾਂ ਵਿਚੋ ਆਇਕ ਹੈ ਓਕ੍ਸ੍ਫੋਰਡ ਉਨਿਓਂ ਮਾਨਤਾ ਵਜੋ ਸਬ ਤੋ ਅਗੀ ਹੈ ਆਯ ਅਥਾਰ ਸੋ ਬਤੀਸ ਵਿਚ ਬਾਨੀ ਆਯ ਕੈਮਿਬੋਰਜ਼ ਮਾਘ੍ਰੋ ਬਰਤਾਨੀਆ ਦੇ ਸਬ ਤੋ ਪੁਰਾਨੀ ਪਾਰ੍ਹਾਕੋ union ਆਯ ਇਥੀ ਹਰ ਹਾਫ੍ਟੀ ਆਯ ਤਕ਼ਰੀਰਾਂ ਦੇ ਮੁਕ਼ਾਬ੍ਲ੍ਯ ਹੋ ਰੇਹ੍ਨ੍ਡੇ ਨੀ ਟੀ ਉਚੇ ਪਦਾਰ ਟੀ ਗਲ ਬਾਤ ਟੀ ਹਿਸਾ ਵੇ ਲੇੰਡੇ ਨੀ ਈਦੀ ਤੂ ਅਗੀ ਤੁਸੀਂ ਦਸ ਸਕਦੇ ਹਾਂਜੀ ਜੀ ਮੈਂ ਤ੍ਵਾਨੁ ਲਿਬ੍ਰਾਰੀਆਂ ਬਰੀ ਦਸ ਦੇਂਦੀ ਆ ਅਗੀ ਕੇਹ੍ਨ੍ਡੇ ਓਕ੍ਸ੍ਫੋਰਡ ਉਨਿਵੇਰ੍ਸਿਟੀ ਕੋਲ ਬਰਤਾਨੀਆ ਦੇ ਡੋਜੀ ਵਾਦੀ library ਵੂਦ੍ਲੈੰਡ ਲਿਬ੍ਰਾਰੀ ਹੈ ਈਦੀ ਚਾਲੀਸ ਵਾਰ੍ਤ੍ਨਾਵਾ ਲਬ ਬਹਿਰੀ ਲੋਕ ਨੀ ਇਤਹੁ ਡਿਯਨ ਲਿਬ੍ਰਾਰੀਆਂ ਵਿਚ ਗਿਯਰ million ਕਿਤਾਬਾਂ ਨੀ ਜੇਰਿਯਾਂ ਆਇਕ ਸੋ ਨਵੀ million ਲੰਬੀ ਸ਼ੇਲ੍ਵਾਂ ਟੀ ਪਾਯਾ ਹੋਯਾਂ ਨੀ ਟੀ ਹਰ ਵਾਰੀ ਓਹ ਤੀਨ ਮੇਲ੍ਯਾਂ ਪੰਜ million ਲੰਬੀ ਸ਼ੇਲ੍ਵਾਂ ਦਾ ਵਾਦਾ ਹੋ ਰਿਯ ਹੈ ਵੂਦ੍ਲੈੰਡ ਲਿਬ੍ਰਾਰੀ ਸੋਲਾ ਸੋ ਤੀਨ ਵਿਚ ਬਾਨੀ ਆਯ ਅਠਾਈ ਲਿਬ੍ਰਾਰੀਆਂ ਦਾ ਜੁਟ ਆਯ ਰਾਦੇਕ੍ਲੁਫ਼ ਕੈਮਰਾ ਸਤਰ ਸੋ ਉਨਾਨ੍ਜਾ ਵਿਚ ਬਾਨੀ ਆਇਕ radcliffe camera ਸਤ੍ਰੰ ਸੋ ਅਨਾਜ ਵੇਚ ਬਾਣੀ ਇਕ science library ਆਈ ਇਸ ਤੋ ਇਲਾਵਾ museum ਬਰੀ ਜੀ ਤ੍ਵਾਨੁ ਪਤਾ ਤੁਸੀਂ ਦਸ ਸਕਦੀ ਓਹ ਯਾ ਫਿਰ ਮੈਂ ਤ੍ਵਾਨੁ ਦਸਾਂ ਇਨਾ ਨਹੀ ਪਤਾ ਤੁਸੀਂ ਹੇ ਦਸ ਦੋ ਕੇਹੰਡੀ ਓਕ੍ਸ੍ਫੋਰਡ ਵਿਚ ਕਾਯੀ museum ਟੀ art ਗਾਲ੍ਲੇਰਿਯਾਂ ਨੀ ਜਿਨਾ ਨੂ ਬੀਸ ਲਖ ਲੋਕ ਹਰ ਵਾਰੀ ਮੁਫਤ ਦੇਖ ਸਕਦੇ ਨੀ ਅਸ੍ਮੋਲੀਆਂ ਮੇਉਸੇਮ ਸੋਲਾ ਸੋ ਤੇਰਾਸੀ ਵਿਚ ਬਨਯ ਆਯ ਦੁਨਿਯਾ ਦਾ ਪਹਲਾ university museum ਟੀ ਬਰਤਾਨੀਆ ਦਾ ਪਹਲਾ museum ਹੈ ਈਦੀ ਵਿਚ william nocturnal kabro ਵਿਕਸੋ ਮਿਏਕਲ ਏਨ੍ਜ੍ਲੋ ਟੀ ਲਿਓਨਰ੍ਦਿਓ ਦੇ ਵਿਚ ਵਰਗੀ ਲੋਕਾ ਦੇ ਕਾਮ ਦੇ ਅਰਕ ਦੇ ਲੋਗੀ ਦੇ ਨਾਮੋਨੀ ਪਾਏ ਨੇ ਅਕ੍ਸ੍ਫੋਟ ਉਨਿਵੇਸ੍ਟੋਰੀ ਮੇਉਜ਼ਾਮ ਵੇਜ ਕੀਰੀ ਜਿਨੂਰ ਟੀ ਰੇਅਲ੍ਦੇਅਨ ਸੇਬਾਹ ਨਿਮਿਸ਼ ਲੈ ਆਯ ਏਡੀ ਊਂਦਰ ਤੇਰੀ ਨੁਸ੍ਰੀਘ ਟੀ ਤਾਰਿਸੁਰ ਅਤਾਪਾ ਡੀ ਤਾਂਚ੍ਯ

ਪੰਜ ਲਖ ਤੋ ਵਾਦ ਸੇਵਾ ਅਰ੍ਕ੍ਲੋਜ਼ੀ ਟੀ ਏਥ੍ਰੋਪੋਲੋਜ਼ੀ ਟੀ ਪਾਯਾ ਹੈ Museum ਆਪ ਸਹਤਰੀ ਆਪ science ਵਿਚ ਪੰਦ੍ਰ ਹਜ਼ਾਰ ਤੋ ਵਿਦ science ਦੇ ਤਾਰੀਖ ਦਸਦੀ ਨੀ ਟੀ ਇਸ ਦੇ ਨਾਲ ਹੇ ਮੈ ਤ੍ਵਾਨੁ Park ਬਰੀ ਦਸ ਦੇਂਦੀ ਹਨ ਕੇਹੰਡੀ university park ਸ਼ੇਹਰ ਤੋ ਉਤਰ ਵਾਲ ਸਤਰ acre ਟੀ ਫੇਲ੍ਯਾ ਹੋਯਾ ਜਿਥਯ ਖਿਡਨ ਡੀ ਵੇਰੀ ਟੀ ਫ੍ਰ੍ਵਾਦੇਯਾਂ ਏਕ੍ਸ੍ਫੋੜ ਉਨਿਵੇਸ੍ਤੇਰੀ ਫੇਲ੍ਵਾਰੀ ਬੇਰ੍ਤਾਨੇਯਾਂ ਦੀ ਸਬ ਤੁਬ ਪੁਰਾਨੀ ਸੀ ਦੁਨੀਆ ਦੀ ਤੇਸਾਰੀ ਸਬ ਤੂੰ ਪੁਰਾਨੀ ਸ੍ਵੰ ਆਯ ਸੈਂਸੈ ਫ਼ਰਵਰੀ ਆਯ ਏਹੀ ਏਕ ਏਕ point ਟੀ ਚਰਾਸੀ acre ਫਾਲੀ ਈਯ ਤਏਡੀ ਵੇਚ ਅਥਾ ਹਜ਼ਾਰ ਤੂੰ ਵਾਦ ਬੁਤ੍ਰੇਆਂ ਦਯਾਨ ਵੇਦਾਂ ਨੀ High court ਏਕ ਏਕ ਸੋ ਟੀ acre ਟੀ ਪਲੇਆ ਹੂਯ ਏਕ੍ਸ੍ਫ੍ਪਦੇ ਡੀ ਧਾਕ੍ਹਨ ਵੇਚ ਏਕ ਰੁਖੀ ਏਨਾ ਨੂ ਹਟ ਕੀ ਕਈ College ਕੋਲ ਵੇ park ਆਯ park ਹੈਂ ਨੀ ਜੀਰੀ ਆਮ ਲੀਕਾਂ ਲੈ ਵੇ ਖੁਲੀ ਨੀ ਠੀਕ ਹੈ ਜੀ ਹਨ ਜੀ ਥੇਕ ਹੈਂ ਜੀ ਏਥੁਨ ਤਕ ਜਨਰੈ ਤ੍ਯ੍ਵਾਡੀ ਵੇਦ੍ਵਾਰਾ ਦੇਤੀ ਗਈ ਹੈਂ ਨਾ ਮੀਨੁ ਬੁਹਤ ਵਾਦੇਯਾ ਤਾਰੀਕੀ ਨਾਲ ਮੀਨੁ ਤੁਸੁ ਸਮਜਾ ਦੇਤਾ ਏਕ੍ਸ੍ਫੋੜੇ ਉਨਿਵੇਸ੍ਰੋਰੀ ਡੀ ਬਰੀ ਮੈਂ ਦੇਖ ਰਹੀ ਸੇ ਮੇਰੀ Brother ਨੀ ਬਹਿਰ ਜਾਣਾ ਹੇਗਾ ਸੇ ਟੀ ਉਨਿਵੇਰ੍ਸਿਤਿਯਾਂ Check ਕਰ ਰਹੀ ਸੀਗੀ ਕੇਰੀ University ਵਿਚ ਓਨੁ Admission ਲੇਨੀ ਚਾਹੀ ਦੇ ਆ ਇਸ ਲਾਏ ਮੈ ਤਵਾਡੀ ਕੋਲੋ ਇਸ ਬਰੀ ਪੋਚ੍ਯਾ ਤ੍ਵਾਦਾ ਬੁਹਤ ਬੁਹਤ ਧਨ੍ਯਵਾਦ ਤੁਸੀਂ ਇਨੀ Detail ਵਿਚ ਜਾ ਕੀ ਮੇਨੂ ਇਸ ਬਰੀ ਦਸ੍ਯ Thank you so much ਹਨ ਜੀ thank you ਜੀ ਸਾਸਰੀਕਾਲ ਜੀ ਮੈਂ ਪ੍ਰਿਯ ਮੇਹਰਾ ਤੁਹਾਨੂ ਅਗੇ ਦੀ ਕਹਾਨੀ ਸੁਣਾਂਦੀ ਆਂ ਅਪਨੇ ਜੀਵਨ ਦੀਆ ਤਾਂ ਇਹ ਸਿਗਿਯਾਂ ਬਾਕ਼ੀ ਅਗੇ ਜੇਰਾ ਸੀਗਾ ਮੇਰਾ ਵਿਯਾਹ ਹੋਗਯਾ ਮੈਂ ਤਯੀ ਸਾਲਾਂ ਦੀ ਸੀ ਤੇ ਮੈਂ ਸੋਰੇ ਘਰ ਆਈ ਏਥੇ ਮਤਲਬ ਪੇਹ੍ਲਾਂ ਜੇਰਾ ਸੀਗਾ ਮੈਂ ਇਕ ਮੁੰਡੇ ਨੂ ਪਯਾਰ ਕਰਦੀ ਹੁੰਦੀ ਸੀਗੀ ਊ ਤਾਂ ਵਿਯਾਹ ਨਹੀ ਹੋਯਾ ਮੇਰੇ ਪਾਤੀ ਨਾਲ ਮੇਰਾ ਵਿਯਾਹ ਹੋਯਾ ਓਹਨੇ ਮੇਨੂ ਏਨਾ ਮਤਲਬ ਪਯਾਰ ਤਾਂ ਦਿਖਾਯਾ ਸ਼ੁਰਵਾਤ ਵਿਚ ਓਸ੍ਤੋੰ ਬਾਅਦ ਊ ਤਾਂ ਵੀ ਕਿਦਰੇ ਚਕ੍ਰ ਸੀਗਾ ਊ ਵੀ ਸ਼ਰਾਬਾਂ ਵੇਗਿਰਾ ਪੀਂਦਾ ਸੀਗਾ ਨਸ਼ੇੜੀ ਸੀਗਾ ਹੁਣ ਤਾਂ ਨਹੀ ਆ ਹੁਣ ਤਾਂ ਸਾਰਾ ਕੁਛ ਛੁਟ ਗਯਾ ਪੇਹ੍ਲਾਂ ਨਾਲੋ ਬੋਹਤ ਚੰਗਾ ਆ ਹੁਣ ਤਾਂ ਤੇ ਓਹਨੇ ਮੇਨੂ ਚਾਰ ਸਾਲ ਪੰਜ ਸਾਲ ਬਾਰਾ ਦੁਖੀ ਕੀਤਾ ਬੋਹਤ ਜ਼੍ਯਾਦਾ ਨਰਕ ਬਣਾ ਦਿਤੀ ਜ਼ਿੰਦਗੀ ਮੈਂ ਰੋਂਦੀ ਹੁੰਦੀ ਸੀਗੀ ਮੇਨੂ ਕਿਥੇ ਪਾ ਦਿਤਾ ਇਸ ਦੇ ਵਿਚ

ਬੋਹਤ ਜ਼ਿੰਦਗੀ ਦੇ ਵਿਚ ਤਕੇ ਖਾਏ ਹੈ ਤੇ ਬਹੁਤ ਕੁਛ ਸਿਖ ਚੁਕੀ ਆਂ ਬੋਹਤ ਜ਼੍ਯਾਦਾ ਮਤਲਬ ਹਰ ਚੀਜ਼ ਦਾ ਐਕਸਪਿਰੰਸ ਹੋ ਚੁੱਕਿਆ ਹੈ ਮੇਨੂ ਕਿੱਦਾਂ ਜ਼ਿੰਦਗੀ ਚਲਦੀ ਹੁੰਦੀ ਆਯ ਕਿਦਾਂ ਕੀ ਹੇਗਾ ਆਯ ਹਨ ਓਸ ਤੋਂ ਬਾਅਦ ਪੰਜ ਸਾਲ ਹੋਗਏ ਮੇਰੇ ਵਿਯਾਹ ਨੂ ਬਚਾ ਉਚਾ ਕੋਈ ਹੈ ਨਾਈ ਸਾਡਾ ਹਜੇ ਪਿਛਲੇ ਸਾਲ ਮੇਰੇ ਦੇਵਰ ਦਾ ਵਿਯਾਹ ਹੋਯਾ ਹੈ ਊ ਓਹਦੀ ਵੀ ਜੇਰੀ ਮੇਰੀ ਦੁਰਾਨੀ ਆਈ ਆ ਓਹਨੇ ਵੀ ਬੋਹਤ ਤੰਗ ਕੀਤਾ ਮੇਨੂ ਬੋਹਤ ਜ਼੍ਯਾਦਾ ਹਨ ਊ ਦਸ ਪੰਦਰਾਂ ਦਿਨਾਂ ਤੋਂ ਬੋਹਤ ਚੰਗੀ ਰਹ ਰਾਇ ਆ ਮੇਰੇ ਨਾਲ ਤੇ ਏਸ ਤੋਂ ਇਲਾਵਾ ਜਿਹੜੇ ਮੱਮੀ ਹੈਗੇ ਮੱਮੀ ਨਾਲ ਮੇਰਾ ਇੰਨਾ strong connection ਸੀਗਾ ਪਰ ਹੁਣ ਨਾਈ ਆ ਪਾਪਾ ਪਾਪਾ ਮੇਨੂ ਵੇਖ ਕੇ ਰਾਜ਼ੀ ਨਾਈ ਹੁਣ ਕੀ ਮੈਂ ਸੋਰੇ ਮਤਲਬ ਸੋਰੇ ਘਰ ਤੋਂ ਅਪਨੇ ਓਥੇ ਜਾਵਾਂ ਪੇਕੇ ਆਵਾਂ ਮੇਨੂ ਦੇਖ ਕੇ ਰਾਜ਼ੀ ਨਹੀਂ ਹੈ ਚਾਰ ਦਿਨ ਰਹ ਆਵਾਂ ਮੇਰੇ ਪਰਾ ਤਾਂ ਮੇਰੇ ਪਾਪਾ ਮੇਨੂ ਤਾਨੇ ਮਾਰਨੇ start ਕਰ ਦੇਂਦਨੇ ਭਾਈ ਇਥੇ ਖਾਣਾ ਭੀ ਹੈ ਵਗੇਹਰਾ ਵਗੇਹਰਾ

ਹਨ ਆਈ ਆਯ ਮਾਰਚ ਦੇ ਵਿਚ ਮੈਂ ਗਈ ਚਾਰ ਦਿਨਾਂ ਵਾਸਤੇ ਮੇਰੇ ਪਾਪਾ ਨੇ ਮੇਨੂ ਸਾਫ਼ ਮਨਾ ਕਰ ਦਿਤਾ ਮੈਂ ਚੰਡੀਗੜ੍ਹ railway station ਤੇ ਸੀਗੀ ਊ ਮੇਨੂ ਕਹਿੰਦੇ ਏਥੇ ਆਂ ਦੀ ਲੋਰ ਨਹੀ ਆ ਮੈਂ ਬੋਹਤ ਜ਼੍ਯਾਦਾ ਰੋਈ ਵੀ ਮੇਰੀ ਮੱਮੀ ਮੇਨੂ ਆਂ ਤੋਂ ਮਨਾ ਕਰ ਦਿਤਾ ਦਸੋ ਮਾਂ ਹੈ ਤਾਂ ਪੀਕਾ ਹੈ ਮਾਂ ਨਹੀ ਤਾਂ ਕੁਸ਼ ਵੀ ਨਹੀ ਮੇਰੀ ਮੱਮੀ ਨੇ ਮੇਵਰੇ ਪਰਾ ਨੂ ਕੇਹਾ ਓਹਨੇ ਅਲਗ room ਲਿਆ ਹੋਇਆ ਸੀਗਾ ਮੱਮੀ ਨੇ ਪਰਾ ਨੂ ਕੇਹਾ ਏਨੂੰ ਲੇ ਜਾ room ਤੇ ਰਖ ਜਿੰਨੇ ਦਿਨ ਰਹਨਾ ਚਾਉਂਦੀ ਆਯ ਮੈਂ ਇਕ ਹਫਤੇ ਵਾਸਤੇ ਗਈ ਸੀ ਚਾਰ ਦਿਨਾਂ ਵਿਚ ਵਾਪਿਸ ਆਗਯੀ ਚਲੋ ਜੀ ਉਸਤੋਂ ਬਾਅਦ ਇਹ ਤਾਂ ਰਹਿਯਾਂ ਇਹ ਗੱਲਾਂ ਏਥੇ ਮੇਰੀ ਜੇੜ੍ਹੀ ਸਾਰੇ ਘਰ ਮੇਰੀ ਸਾਸ ਹੇਗੀ ਆ ਸਾਸ ਮੇਇਰ ਨੇ ਬੋਹਤ ਦੁਖੀ ਕੀਤਾ ਬੋਹਤ ਜ਼੍ਯਾਦਾ ਜਿਵੇਂ ਸਦਾ ਵਿਯਾਹ ਹੋਯਾ ਸੀਗਾ ਊ ਨਾ ਮੇਨੂ ਦਰਵਾਜ਼ਾ ਵੀ ਬੰਦ ਨਹੀ ਕਰਨ ਦੇਂਦੀ ਸੀਗੀ ਏਸ ਤੋਂ ਬਾਅਦ ਜੇਰਾ ਮੈਂ ਹੁਣ ਦਸੋ ਗੀ ਆਪਣੀ ਜੇਰੀ ਏਇਕ ਪੈਣ ਹੇਗੀ ਆ ਓਦੇ ਪ੍ਯਾਰ ਬਾਰੇ ਊ ਓਡੀ ਜੇੜ੍ਹੀ ਜੇੜ੍ਹੀ ਮੈਂ ਪੁਆ ਦੀ ਗਲ ਕਰ ਰੀ ਸੀ ਭੀ ਬੁਆ ਨੇ ਓਥੇ ਬੇਹ ਕੇ ਅਪਨੇ ਦੋਵਾਂ ਕੁੜੀਆਂ ਦਾ ਵਿਯਾਹ ਕਰ ਲਾਯਾ ਤੇ ਜੇਰੀ ਪੇਹ੍ਲਾਂ ਕੁੜੀ ਦਾ ਵਿਯਾਹ ਕੀਤਾ ਸੀਗਾ ਊ ਮੇਰੇ ਤੋਂ ਪੰਜ ਦਿਨ ਪੇਹ੍ਲਾਂ ਵਿਯਾਹ ਕੀਤਾ ਸੀ ਓਹਨਾਂ ਨੇ ਆਪਣੀ ਕੁੜੀ ਦਾ ਬਡ਼ੀ ਕੁੜੀ ਦਾ ਪੰਜ ਦਿਨ ਪੇਹ੍ਲਾਂ ਮੇਰਾ ਅਠਾਰਾਂ ਦੋ ਹਜ਼ਾਰ ਅਠਾਰਾਂ ਵਿੱਚੋ ਮਤਲਬ ਵਾਯੀ ਤਾਰੀਖ ਨੂ ਸੀਗਾ ਫਰਵਰੀ ਦੀ ਓਹਦੇ ਅਠਾਰਾਂ ਨੂ ਸੀਗਾ ਫੇਰ ਕੀ ਕਹਨੀ ਆਪਣਾ ਜਦੋਂ ਓਹਦੇ ਵਿਯਾਹ ਕਰ ਲਾਯਾ ਜੀ ਓਹਨਾਂ ਦਾ ਆਨਾ ਜਾਣਾ start ਹੋਯਾ ਤੇ ਓਹਦੀ ਜੇੜ੍ਹੀ ਪੈਣ ਸੀਗੀ ਯਾਨੀ ਮੇਰੀ ਪੁਆ ਦੀ ਛੋਟੀ ਕੁੜੀ ਓਹਦੇ ਦੇਵੋਰ ਨਾਲ ਹਿਲਕ ਗਈ ਮਤਲਬ ਉਦੇ ਨਾਲ ਪਯਾਰ ਕਰਨ ਲੱਗ ਗਈ ਪਾਈ ਓਹਨਾਂ ਦਾ ਗੇਹਰਾ ਗੂੜਾ ਰਿਸ਼ਤਾ ਸੀਗਾ ਬੋਹਤ ਈ ਜ਼੍ਯਾਦਾ ਉਨਹੂ ਗਾਲਾਂ ਕਾਂਡਦਾ ਹੁੰਦਾ ਸੀਗਾ ਸਾਰਾ ਕੁਛ ਊ ਪੁੱਠਾ ਸੀਧਾ ਬੋਲਦਾ ਸੀਗਾ ਮਨਾ ਨੀ ਕਰਦੀ ਸੀਗੀ ਭਾਈ ਤੂ ਮੇਨੂ ਏਦਾਂ ਕ੍ਯੂ ਕਹਿ ਰਿਹਾ ਆ ਹੈ ਭਾਈ ਮੇਨੂ ਏਦਾਂ ਗੱਲਾਂ ਕ੍ਯੂ ਦੇਂਦਾ ਆਯ ਓਹਨੁ ਛਡਿਆ ਨਹੀ ਓਹਦੀ ਗਲਿਯਾਂ ਸਾਹਿਯਾਂ ਓਹਦੇ ਪਿਛੇ ਮਾਰਦੀ ਰਹੀ ਸਬ ਕੁਛ ਕੀਤਾ ਓਹਦੇ ਲਈ ਤੇ ਮੁੰਡੇ ਨੂ ਵੀ ਇਹ ਯਕੀਨ ਹੋਗਯਾ ਭੀ ਆਯ ਤਾਂ ਮੇਨੂ ਪਯਾਰ ਕਰਦੀ ਹੁੰਦੀ ਆਯ ਸਾਰੇ ਰਿਸ਼ਤੇ ਦਰੀਆਂ ਦੇ ਵਿਚ ਸਾਰੇ ਘਰ ਪਰਿਵਾਰ ਵਿਚ ਸਾਰੀਆਂ ਨੁਯ ਪਤਾ ਚਲ ਗਯਾ ਕੀ ਇਹਨਾਂ ਦਾ ਦੋਨਾਂ ਦਾ ਵਿਯਾਹ ਹੋਆਯ ਗਾ ਪਰ ਨਾ ਓਹਨਾਂ ਨੇ ਖ਼ਪ ਖ਼ਪ ਕਰਨੀ ਬਿਲਕੁਲ ਕਿਸੇ ਗਲ ਦੀ ਊ ਸਾਡੇ ਕੋਲ ਆ ਕੇ ਓਸ ਮੁੰਡੇ ਡਿਯਨ ਓਹਦੇ ਵਲੋਂ ਜੇਰੀ ਸਾਡੀ ਪੁਆ ਸੀਗੀ ਊ ਵੀ ਤੇ ਊ ਜੇਰੀ ਪੁਆ ਦੀ ਕੁੜੀ ਹੈ ਛੋਟੇ ਵਾਲੀ ਊ ਵੀ ਦੋਵੇਂ ਆ ਕੇ ਵਾਦੇ ਪੈਣ ਦੇ ਓਹਦੇ ਦੇਵਰ ਦੀ ਬੁਰਾਈਆਂ ਕਰਦੇ ਕੇਹ੍ਨ੍ਡੇ ਭੀ ਊ ਤਾਂ ਸਾਡੇ ਪਿਛੇ ਪੀਯਾ ਹੋਯਾ ਆਯ ਊ ਏਦਾਂ ਦਾ ਹੈ ਨਸ਼ੇੜੀ ਹੈ ਲਾਰਾਕੂ ਹੈ ਕੁੱਟ ਮਾਰ ਕਰਦਾ ਹੁੰਡ ਆਹਿਆ ਪੁਠੀ ਸਿਧਿਯਾਂ ਬਾਤਾਂ ਪਹਲੇ ਤੇ ਅਸੀਂ ਮਨ ਲੈਯਾਂ ਕੋਈ ਗਲ ਨਾਈ

ਨਾਮ ਵੀ ਦੇਂਦੀ ਆਯ ਤੇ ਬੋਹਤ ਸਾਰਾ ਚਿੜਦੀ ਹੁੰਦੀ ਆਯ ਮੇਰੇ ਤੋਂ ਤੇ ਅਸੀਂ ਹੁਣ ਗਲ ਵੀ ਨਾਈ ਕਰਦੇ ਵਿਚੋਂ ਜੇਰੀ ਮੇਰੀ ਪੁਆ ਦੀ ਛੋਟੀ ਕੁੜੀ ਸੀ ਓਹਦੇ ਵਿਯਾਹ ਹੋਯੇ ਓਸ੍ਚ ਵੀ ਨਾਈ ਗਾਯ ਸੀ ਤੇ ਬਡ਼ੀ ਦੇ ਵਿਚ ਵੀ ਨਾਈ ਗਾਯ ਏਸ ਤੋਂ ਇਲਾਵਾ ਜੇਰਾ ਨਾ ਜਦੋਂ ਓਹਦਾ ਵਿਯਾਹ ਹੋਯਾ ਚੋਟੀ ਵਾਲੇ ਦਾ ਤੇ ਓਹਦੇ ਵਾਦੇ ਮਤਲਬ ਵਾਦੀ ਕੁਰੀ ਦੇ ਦੇਵਰ ਨੇ ਮੇਰੀ ਗਲ ਹੋਈ ਓਦੇ ਦੇਵਰ ਤੋਂ ਫੇਰ ਓਹਨਾਂ ਨੇ ਦਸ੍ਯ ਕੇਹ੍ਨ੍ਡੇ ਦੀਦੀ ਏਸ ਤਰਹ ਏਸ ਤਰਹ ਗਲ ਹੇਗੀ ਆਯ ਭੀ ਆਯ ਮੇਰੇ ਨਾਲ ਚਾਰ ਸਾਲ ਹੋਗੇ ਏਦਾਂ ਦਾ ਕੋਈ ਕਾਮ ਸਾਡੇ ਚ ਨਹੀ ਹੋਯਾ ਜੇਰਾ ਪਤੀ ਪਤਨੀ ਦੇ ਵਿਚ ਨਹੀ ਹੁੰਦਾ ਸਾਰੇ ਕਾਮ ਹੋ ਚੁਕੇ ਨੇ ਏਨੇ ਮੇਨੂ ਪਾਗਲ ਬਨਾਯਾ ਮੇਰੇ ਚਾਰ ਸਾਲ ਬਰਬਾਦ ਕਰ ਦਿਤੇ ਤੇ ਹਨ ਕਿਸੇ ਹੋਰ ਦੀ ਹੋਣ ਚਲੀ ਆਯ ਮੇਰੇ ਸੀਨੇ ਤੇ ਸਾਪ ਲੋਤ੍ਡੇ ਪੇ ਆਯ ਮੈਂ ਕੀ ਕਰਨ ਮੇਨੂ ਦੱਸੋ ਤੁਸੀਂ ਮੈਂ ਮੈਂ ਮੈਂ ਓਹਨੁ ਸਮਝਾਯਾ ਮੈਂ ਕੇਹਾ ਦੇਖ ਵੀਰੇ ਕੁਛ ਵੀ ਨਹੀ ਕਰਨਾ ਹੁਣ ਤੁਸੀਂ ਜੇ ਰਾਬ ਹੇਗਾ ਨਾ ਤੇ ਊ ਦੇਖੇ ਗਾ ਤਨੁ ਕੁਛ ਕਰਨ ਦੀ ਲੋਰ ਨਹੀ ਹੇਗੀ ਤੁਸੀਂ ਆਪਣਾ ਸਹੀ ਰਹੋ ਤੁਸੀਂ ਅਪਨੇ ਜੇਰਾ career ਬਨਓ ਕੁਛ ਬਣ ਕੇ ਦਿਕਾਹੋ ਟਾਕੀ ਊ ਪਾਚ੍ਤਾਯ ਓਹਦੇ ਘਰ ਦੇ ਪਛਤਾਉਣ ਭੀ ਅਸੀਂ ਏਨਾ ਚੰਗਾ ਮੁੰਡਾ ਖੋ ਦਯਾ ਠੀਕ ਆਯ ਬਾਕ਼ੀ ਓਹਨੁ ਬਦਨਾਮ ਕਰਨ ਦੀ ਲੋਰ ਨਾਈ ਆਯ ਕ੍ਯੂ ਕੇ ਬਦਨਾਮ ਕਰੋ ਤੁਹਾਡੇ ਤੇ ਊ ਜੋ ਕੁਛ ਕਰ ਲਾਯਾ ਆ ਨੇ ਓਹਦੇ ਪਾਯੋ ਮਾਂ ਪਾਯੋ ਨੇ ਤੇ ਯਾਨ ਫੇਰ ਊ ਆਪ ਵੀ ਕੁਛ ਕਰ ਲਾਵੇ ਜੇ ਮਨ ਲੋ ਓਹਦਾ ਹੁਣ ਹੁਣ ਵਿਯਾਹ ਹੋਯਾ ਵਿਯਾਹ ਹੁੰਦ੍ਯਾਂ ਈ ਓਹਦਾ ਪੈਪਰ ਅਗੇ ਓਦੇ ਦਸਵੇਂ ਦੇ ਊ ਚਲੀ ਗਈ ਹੇੰ ਜੇ ਮਨ ਲੋ ਭੀ ਓਦੇ ਪਤੀ ਨੂ ਪਤਾ ਚਲ ਗਯਾ ਏਦਾਂ ਏਦਾਂ ਓਹਦੀ ਘਰ ਵਾਲੀ ਏਦਾਂ ਏਦਾਂ ਮਤਲਬ ਓਦੇ ਨਾਲ ਸਾਰਾ ਕੁਛ ਹੋ ਰਖ੍ਯਾ ਤੇ ਪੇਹ੍ਲਾਂ ਤੋਂ ਬਦਨਾਮ ਹੇਗੀ ਆਯ ਊ ਮਾਰ ਜੇ ਗੀ ਹੋ ਸਕਦਾ ਊ ਮਾਰ ਜੇ ਹੋ ਸਕਦਾ ਊ ਨਾ ਮਾਰੇ ਕੁਛ ਨਹੀ ਪਤਾ ਹੁੰਦਾ ਦੇਖੋ ਕਿਸੇ ਦੇ ਮਨ ਦਾ ਕਦ ਕਿਸੇ ਤੇ ਕਿਆ ਬੀਤ ਜੇ ਏਨਾ ਕੁਛ ਕਹਨ ਦੀ ਲੋਰ ਨਹੀ ਆਯ ਕਹੰਦਾ ਭੀ ਮੈਂ ਏਦਾਂ ਕਰਨ ਗਾ ਮੈਂ ਓਹਦੇ ਪਾਯੋ ਨੂ ਵੀ ਕੇਹਾ ਆਯ ਭੀ ਏਥੇ ਆਓ ਨਾਬੇਰਾ ਆਕ੍ਰੋ

ਜੇ ਤੁਸੀਂ ਨਾ ਦਸ੍ਯ ਤਾਂ ਹੋ ਸਕਦਾ ਆਯ ਸੁਖੀ ਰਾਖੇ ਬਾਕ਼ੀ ਆਯ ਗਲ ਆਯ ਕੇ ਕਹੰਦਾ ਭੀ ਸਾਰੀਆਂ ਨੂ ਪਤਾ ਆਯ ਸਾਰੀ ਰਿਸ਼੍ਤਾਯ੍ਦਾਰੀ ਵਿਚ ਮੇਰੀ ਤੇ ਜੇਰੇ ਓੜੀ ਪੈਣ ਹੇਗੀ ਆਯ ਊ ਮਤਲਬ ਓੜੀ ਜੀਥਾਨੀ ਆਯ ਚੋਟੀ ਵਾਲੀ ਕੁਰੀ ਦੀ ਊ ਵੀ ਕਹੰਦਾ ਮੇਇਰ ਪੈਣ ਲਗਦੀ ਹੁੰਦੀ ਆਯ ਮਾਸੀ ਦੀ ਪਤਾ ਨਾਈ ਕਿਸ ਤਰਹ ਕਰ ਕੇ ਊ ਰਿਸ਼੍ਤਾਯ੍ਦਾਰੀ ਦੇ ਵਿਚ ਆਂਡਿ ਹੁੰਦੀ ਆਯ ਸਾਡੀ ਨੀਰੇ ਦੀ ਆਯ ਕੇਹ੍ਨ੍ਦੀ ਏਦਾਂ ਏਦਾਂ ਆਯ ਮੈਂ ਕੇਹਾ ਆਯ ਤਾਂ ਪਤਾ ਲਾਗ ਈ ਜੇ ਗਾਯ ਗਾ ਕਹੰਦਾ ਆਨਾ ਜਾਣਾ ਈ ਨਾਈ ਹੋਯਾ ਨੀਰੇ ਦੀ ਨੀਰੇ ਆ ਪੰਜ kilometer ਨੀਰੇ ਆ ਓਹੋ ਤੇ ਜੇ ਆਨਾ ਜਾਣਾ ਨਹੀ ਹੋਯਾ ਚੋਟੀ ਪੈਣ ਬਾਰੀ ਪੈਣ ਦੇ ਗਹਰ ਨਾਈ ਆ ਰਹੀ ਆਯ ਫੇਰ ਪਤਾ ਤੇ ਚਲ ਈ ਜਾਂਦਾ ਆਯ ਭੀ ਕ੍ਯੂ ਨਾਈ ਆਨਾ ਜਾਣਾ ਹੋ ਰਯ ਆਯ ਮੈਂ ਕੇਹਾ ਆਯ ਗਲ ਤਾਂ ਹੇਗੀ ਆਯ ਭੀ ਦੇਖ ਮੈਂ ਤਾਂ ਸਚ ਨੂ ਆਂਚ੍ਨੀ ਠੀਕ ਆਯ ਬਾਕ਼ੀ ਏਨੇ ਬਾਕ਼ੀ ਏਨੇ ਜੀਰਾ ਕੀਤਾ ਆਯ ਊ ਕੀਤਾ ਕਾਮਯਾ ਅਗੇ ਸਾਬ੍ਦੇ ਆਉਂਦਾ ਈ ਹੁੰਦਾ ਆਯ ਤੇ ਕੁਛ ਕੇਹਨ ਦੀ ਲੋਰ ਨਹੀ ਆਯ ਜਿਦਾਂ ਚਲਦਾ ਪਾਯਾ ਆਯ ਓਦਾਂ ਚਾਲਾਂ ਦੋ ਬਾਕ਼ੀ ਰਾਬ ਦੇ ਪਰਮਾਤਮਾ ਤੇ ਚੜ ਦੋ ਜੋ ਊ ਓਹਦਾ ਪਾਨ ਹੋਆਯ ਗਾ ਊ ਵਾਰ੍ਤ੍ਯਾ ਜੇ ਗਾ ਠੀਕ ਆਯ ਕ੍ਯੂ ਕੀ ਓਸ ਪਰਮਾਤਮਾ ਦੇ ਅਗੇ ਕੁਛ ਵੀ ਨਹੀ ਰਹ ਸਕਦਾ ਕੁਛ ਵੀ ਊ ਰਾਬ ਸਬ ਤੋਂ ਵਾਦਾ ਹੈ ਵਾਹੇ ਗੁਰੂ ਸਬ ਤੋਂ ਵਾਦਾ ਹੈ ਓਸ ਵਾਹੇ ਗੁਰੂ ਦੇ ਅਗੇ ਤੁਸੀਂ ਅਰਦਾਸ ਕਰੋ ਜੋ ਤੁਸੀਂ ਮੰਗਦੇ ਊ ਊ ਸ਼ਾਯਦ ਪੋਰ ਹੋਵੇ ਤੇ ਨਾਲੇ ਊ ਕੁਰੀ ਏਨੀ ਸੋਹਨੀ ਵੀ ਨੀ ਸੀਗੀ ਆਖਾਂ ਤੇ ਵੀ ਚਸਮੇ ਲਾਗੇ ਹੋਆਯ ਆ ਤੇ ਗਹਰ ਦੀਆਂ ਨੂ ਵੀ ਪਸੰਦ ਨਾਈ ਸੀਗੀ ਪਰ ਓੜੀ ਖੁਸ਼ੀ ਵਾਸਤੇ ਕਰਵਾ ਰਹੀ ਸੀਗੇ ਮੈਂ ਕੇਹਾ ਜੀ ਏਦਾਂ ਮਤਲਬ ਓਦੇ ਪਿਛੇ ਨਾ ਪਾਜੋ ਸੀਡੀ ਜੀ ਗਲ ਹੇਗੀ ਆ ਹਨ ਓੜੀ ਰਸਤੇ ਤੇ ਏਇਕ ਹੋਰ ਚਲਦੀ ਪੈ ਆ ਓੜੀ ਮਾਸੀ ਦੀ ਕੁਰੀ ਮਤਲਬ ਜੇਰੀ ਹ੍ਬੁਆ ਸੀਗੀ ਓੜੀ ਚੋਟੀ ਪੈਣ ਹੇਗੀ ਆ ਓਸ੍ਦਿਦ ਕੁਰੀ same ਰਸਤੇ ਤੇ ਚਲਦੀ ਪੈ ਆ ਊ ਵੀ ਪੈ ਅਸੀਂ ਤਾਂ ਓਹਨੁ ਵੀ ਸਮਝਾਯਾ ਕੇ ਏਦਾਂ ਤਾਂ ਨਹੀ ਚਲਨਾ ਹੇਗਾ ਹਨ ਜੇਰੇ ਬੰਦੇ ਮੰਡੇ ਨਹੀ ਹੁੰਦੇ ਊ ਖਾਈ ਚ ਡੁਬਦੇ ਈ ਹੁੰਦੇ ਜ਼ਰੁਰ ਜਾ ਕੇ ਗਿਰਦੇ ਈ ਹੁਣੇ ਹੈਂ ਤੇ ਅਪਨੇ ਪਾਰੀ ਆਪ ਕੁਹਾਰੀ ਮਾਰਨਾ ਅਸੀਂ ਕਿਸੇ ਨੂ ਕ੍ਯੂ ਰੋਕਿਯਾਯ ਏਇਕ ਵਾਰੀ ਸਮਝਾ ਦਿਯੇ ਠੀਕ ਆਯ ਨਹੀ ਸਮਝ ਆਉਂਦੀ ਕੋਈ ਗਲ ਨਾਈ ਪੈ ਅਪਨੇ ਰਸਤੇ ਚਲੋ ਅਸੀਂ ਅਪਨੇ ਰਸਤੇ ਆਂ ਅਸੀਂ ਅਪਨੇ ਰਸਤੇ ਖੁਸ਼ ਆਂ ਤੁਸੀਂ ਅਪਨੇ ਰਸਤੇ ਖੁਸ਼ ਰਹੋ ਠੀਕ ਆਯ ਕੇ ਨਾਈ ਬਾਕ਼ੀ ਏਇਕ ਮੇਰਾ ਪੈ ਵੀ ਹੇਗਾ ਆ ਊ ਵੀ ਮਾਤ੍ਰ੍ਲਾਬ ਓਥੇ ਕੁਰੀ ਲੇ ਕੇ ਰਹੰਦਾ ਹੇਗਾ ਆਯ ਅਲਗ room ਚ ਚਲੋ ਜੀ ਕੋਈ ਗਲ ਨਾਈ ਪਰ ਆਯ ਹੇਗਾ ਆਯ ਬਦਨਾਮੀ ਜੀ ਹੁੰਦੀ ਆ ਹੋਰ ਤਾਂ ਕੁਛ ਨਹੀ ਕੋਈ ਕੁਛ ਬਾਸ ਨਹੀ ਕਹੰਦਾ ਸਾਰੀ ਰਿਸ਼੍ਤਾਯ੍ਦਾਰੀ ਏਥੇ ਹੇਗੀ ਆਯ ਜੇ ਕੋਈ ਜਾਂਦਾ ਹੁੰਦਾ ਆਯ ਦੇਖਦਾ ਹੁੰਦਾ ਆਯ ਏਇਕੋ ਏਇਕੋ ਜਾਣਾ ਪੋਰੀ ਰਿਸ਼੍ਤਾਯ੍ਦਾਰੀ ਚ ਧੂਲ ਵਾਜਾ ਕੇ ਦਸ ਦੇਂਦਾ ਹੁੰਦਾ ਆਯ ਭੀ ਏਦਾਂ ਏਦਾਂ ਹੋ ਰਯ ਓਹਨਾ ਦੇ ਆਪਣਾ ਨਾਈ ਦੇਖਦਾ ਹੁੰਦਾ ਭੀ ਸਾਡੇ ਅਸੀਂ ਕਿਦਾਂ ਰਹ ਰੇ ਈਨ ਅਸੀਂ ਸਾਡੇ ਘਰੇ ਕਿਨ੍ਨਿਯਾਂ ਲਾਰੈਯਾਂ ਹੁੰਦੀਯ੍ਤਾਂ ਨੇ ਕਿਦਾਂ ਸਾਡੀ ਬਦਨਾਮੀ ਹੁੰਦੀ ਆਯ ਕੋਈ ਨਹੀ ਦੇਖ ਸਕਦਾ ਪਰ ਦੋਜਯ ਦਾ ਥੋਰਾ ਜੇਯ ਮਨ ਲੋ ਬੀ ਪਤਾ ਵੀ ਹਿਲ ਜੇ ਨਾ ਤੇ ਅਖ ਤਾਕਾ ਕੇ ਬੈਠਦੇ ਹੁੰਦੇ ਲੋਗ ਭੀ ਪਤਾ ਹਿਲ੍ਯਾ ਆਯ ਦੋਜਯ ਦਾ ਤੇ ਬੋਹਤ ਪੇਰੀ ਆਦਤ ਹੇਗੀ ਆਯ ਲੋਕਾਂ ਦੀ ਬੋਹਤ ਬਹੁ ਮਾਰੀ ਦੁਨਿਆ ਪੈ ਆ ਆਪਾਂ ਦੁਨਿਆ ਤੋਂ ਕੀ ਲੇਣਾ

Hello

ਹਾਂਜੀ ਹਾਂਜੀ ਆਵਾਜ ਨਹੀਂ ਆਂਦੀ

ਠੀਕ ਠਾਕ ਕਿ ਕਰਨ ਢਏ ਜੇ

ਹਾਂਜੀ

ਨਹੀਂ ਗਏ ਮੈਂ ਕਿਹਾ ਹਜੇ ਕੰਮ ਤੇ ਨਹੀਂ ਗਏ

ਅੱਜ ਕੰਮ ਤੇ ਨਹੀਂ ਗਏ ਅੱਜ ਕੰਮ ਤੇ ਨਹੀਂ ਗਏ